ਜਿਹਦੇ ਵਿੱਚ ਇੱਕ ਕਾਫੀ ਸਾਰਿਆਂ ਚੀਜਾਂ ਰੱਖੀਆਂ ਗਈਆਂ ਕੁਛ ਬੈਗ ਟੰਗੇ ਗਏਆਂ ਕੁਛ ਲੇਡੀਸ ਪਰਸ ਰੱਖੇ ਗਏਆ।

ਜਿਹਦੇ ਵਿੱਚ ਕਾਫੀ ਜਿਆਦਿਆ ਕੁੱਛ ਲੀਕਰ ਮੈਡੀਸਿਨਸ ਰੱਖਿਆਂ ਗਈਆਂ ਯਾਂ ਤੇ ਕੁੱਛ ਜੇਹੜੇ ਸੀਡਜ਼ ਰੱਖੇ ਗਏ ਯਾਂ।

ਜਾਂ ਫੇਰ ਕੋਈ ਸ਼ੋਰੂਮ ਆ ਜਿਹਦੇ ਵਿੱਚ ਇਲੈਕਟ੍ਰੋਨਿਕ ਗੈਜੇਟਸ ਜਿਹੜੇ ਆ ਰੱਖੇ ਗਏ ਆ ਤੇ ਜਿਹੜੇ ਇਲੈਕਟ੍ਰੋਨਿਕ ਗੈਜੇਟਸ ਆ ਓਹ ਫੋ--

ਤੇ ਜਿਹੜੇ ਟੇਬਲ ਲੱਗੇ ਆ ਉਹ ਜਿਹੜੇ ਮੈਰੂਨ ਕਲਰ ਦਾ ਕੱਪੜਾ ਵਿਛਿਆ ਉੱਪਰ ਇਹ ਚੇਅਰ ਜਿਹੜੀ ਉਹ ਬਲੈਕ ਕਲਰ ਦੀ ਆ।

ਕਿਸੇ ਕੈਫੇ ਦੇ ਬਾਹਰ ਇਹ ਆਪਣੀ ਪਿੱਚਰ ਜਿਹੜੇ ਕਲਿੱਕ ਕਰਵਾ ਰਹੇ ਆ।

ਇਹ ਕੋਈ ਔਕੇਜਨ ਆ ਜਿਹਦੇ ਵਿੱਚ ਸੈਲੀਬਰੇਸ਼ਨ ਹੋ ਰਹੀ ਐ ਕੁਝ ਲੋਕ ਜਿਹੜੇ ਡਾਂਸ ਕਰ ਰਹੇ ਆ।

ਤੇ ਜੇਹੜਾ ਓਹਦਾ ਗੇਟ ਹੈ ਓਹਦੇ ਤੇ ਫਲਾਵਰਸ ਦੇ ਨਾਲ ਡੈਕੋਰੇਸ਼ਨ ਕੀਤੀ ਆ।

ਇਹ ਕੁਛ ਪੋਟ ਦੀ ਤਰ੍ਹਾਂ ਇਹਨਾਂ ਦੀ ਸ਼ੇਪ ਆ। ਉਹ ਸਿਲਵਰ ਦੇ ਜਾਂ ਸਟੀਲ ਦੇ ਬਣਾਏ ਗਏ ਆ।

ਇਹ ਕੋਈ ਚਰਚ ਆ ਜਿਹਦੇ ਉੱਤੇ ਸਾਹਮਣੇਂ ਜੀਸਸ ਦਾ ਸਾਈਨ ਬਣਿਆ ਹੋਇਆ ਏ ਆ ਤੇ ਜੀਜਸ ਦਾ ਸਟੈਚੂ ਲੱਗਿਆ ਹੋਇਆ ਏ ਆ।

ਇਹ ਕਾਰ ਦੀ ਰਿਪੇਅਰ ਚੱਲ ਰਹੀ ਆ ਵਾਈਟ ਕਲਰ ਦੀ ਕਾਰ ਆ ਜਿਹਦਾ ਬੋਨਟ ਖੋਲਿਆ ਹੋਇਆ ਵਾ।

ਲੇਫਟ ਸਾਈਡ ਤੇ ਜੇਹੜਾ ਘੱਰ ਬਣੇਆਯਾ ਓਹਦਾ ਕਲਰ ਜੇਹੜਾਯਾ ਪਿੰਕ ।

ਇੱਕ ਆਦਮੀ ਜਿਹੜਾ ਜਿੰਨੇ ਬਲੂ ਸ਼ਾਰਟ ਪਾਈ ਆ ਉਹ ਸੈਰ ਕਰ ਰਿਹਾ ਇਆ।

ਇਹ ਰੋਡ ਦੇ ਉੱਪਰ ਜਿਹੜੇ ਕਾਫੀ ਜਿਆਦਾ ਵ੍ਹੀਕਲ ਆ ਇੱਕ ਸਾਈਕਲ ਤੇ ਆਦਮੀ ਜਾ ਰਿਹਾ ਐ।

ਤੇ ਨਾਲ ਹੀ ਜਿਹੜੀ ਆ ਬਲੂ ਕਲਰ ਦੀ ਟੀਨ ਪਈ ਹੋਈ ਆ ਤੇ ਇੱਕ ਸ਼ੈਡ ਬਣਿਆ ਹੋਇਆ ਵਾ ਨੀਚੇ।

ਇਹ ਇੱਕ ਬਿਲਡਿੰਗ ਆ ਜਾਂ ਫਿਰ ਕੋਈ ਰੈਸਟੋਰੈਂਟ ਆ।